ਇੱਕ ਸਕੂਲ ਵਾਲੀ ਵੱਡੀ ਬੱਸ ਦਿਖ ਰਹੀ ਹੈ।

ਲੱਗਾ ਹੋਇਆ ਹੈ ਇੱਕ ਛੋਟਾ ਪੱਖਾ ਵੀ ਦਿਖ ਰਿਹਾ ਹੈ।

ਉਧਰ ਸਾਨੂੰ ਇੱਕ ਚਰਚ ਦਿਖ ਰਹੀ ਹੈ।

ਕੋਈ ਦਿਖਦੇ ਹਨ ਕੁਛ ਔਰਤਾਂ ਵੀ ਹਨ।

ਹੋਰ ਇਕ ਦਰਖਤ ਵੀ ਨਜ਼ਰ ਆ ਰਿਹਾ ਹੈ।

ਤੇ ਦੋ ਵੱਡੀਆਂ ਲੜਕੀਆਂ ਦਿੱਖ ਰਹੀਆਂ ਹਨ ਇੱਕ ਸ਼ੀਸ਼ਾ--

ਤੇ ਕੁਝ ਦਰਖਤ ਵੀ ਦਿੱਖ ਰਹੇ ਹਨ ਤੇ ਖੇਤ ਵਿੱਚ।

ਮਾਰੂਤੀ ਸੁਜ਼ੂਕੀ ਦੁਕਾਨ ਦਿਖ ਰਹੀ ਹੈ।

ਸਕੂਟਰੀ ਦੇ ਕੋਲ ਖੜੇ ਦਿਖਾਈ ਦੇ ਰਹੇ ਹਨ।

ਇੱਧਰ ਸਾਨੂੰ ਇੱਕ ਦੁਕਾਨ ਦਿੱਖ ਰਹੀ ਹੈ।

ਜਿਸ ਅੰਦਰ ਕੁਝ ਲੱਕੜੀ ਦੇ ਮੇਜ--

ਤੇ ਇੱਕ ਲੜਕੀ ਤੇ ਲੜਕਾ ਬੈਠੇ ਹੋਏ ਦਿੱਖ ਰਹੇ ਹਨ।

ਰੰਗ ਬਿਰੰਗੇ ਕੱਪੜੇ ਟੰਗੇ ਹੋਏ ਦਿਖ ਰਹੇ--

ਤੇ ਇੱਕ ਚਿੱਟੇ ਰੰਗ ਦੀ ਬੁੱਧਾ ਦੀ--

ਤੇ ਇੱਕ ਛੋਟਾ ਲੜਕਾ ਕੁਰਸੀ ਉੱਤੇ ਬੈਠਾ ਹੋਇਆ ਹੈ।

ਤੇ ਇੱਕ ਔਰਤ ਅੰਦਰ ਨੂੰ ਜਾ ਰਹੀ ਹੈ।